ਅੱਛਾ ਠੀਕ ਏ ਵਧੀਆ ਹੋਰ ਹੋਰ ਕੋਈ movie ਨੀ ਦੇਖੀ ਕੇ ਬੱਸ ਇੱਕੋ ਈ ਦੇਖ ਕੇ ਆਏ ਸੀ ਨਹੀਂ movies ਤਾਂ ਉੱਥੇ ਬਹੁਤ ਲੱਗੀਆ ਹੋਈਆਂ ਸੀ ਹਿੰਦੀ movies ਨੇ ਪਹਿਲਾਂ ਸੋਚਿਆ ਸੀ ਦੇਖੁਗਾ but ਫੇਰ ਤੁਹਾਨੂੰ ਪਤਾ timing ਦੀ shortage ਸੀ ਬਹੁਤ time ਬਹੁਤ ਜਿਆਦਾ ਘੱਟ ਸੀ ਅੱਛਾ ਹਾਂ ਹਾਂ ਇਹ ਤਾਂ ਹੈ ਚਲੋ ਕੋਈ ਨਾ ਕਦੇ ਆਪਾਂ ਵੀ ਜਾਵਾਂਗੇ ਫੇਰ ਦੇਖ ਕੇ ਆਵਾਂਗੇ ਕੋਈ ਵਧੀਆ ਜੀ movie ਹਨਾ ਹਾਂ ਸਹੀ ਗੱਲ ਏ ਆਪਾਂ ਚਲਾਂਗੇ ਵਧੀਆ ਲੱਗਦਾ ਬਹੁਤ ਵਧੀਆ ਉੱਥੋ ਨਾ ਜਦ ਅੰਦਰ ਬੈਠਦੇ ਆ theater ਚ ਇੰਨਾ ਵਧੀਆ ਲੱਗਦਾ ਉੱਥੇ ਪੂਰਾ

ਅੱਛਾ ਹਾਂ ਮੈਂ ਵੀ ਗਈ ਸੀ ਵੈਸੇ ਇੱਕ ਵਾਰੀ ਪਟਿਆਲੇ ਗਏ ਸੀ ਅਸੀਂ ਦੇਖਣ movie

ਉੱਥੇ ਅਸੀਂ ਸ਼ੋਕਣ ਸ਼ੋਕਣੇ film ਨੀ ਆਈ ਸੀ ਉਹ ਵਾਲੀ ਦੇਖ ਕੇ ਆਏ ਸੀ ਅੱਛਾ ਅੱਛਾ ਉਹੀ ਜਿਹੜੇ ਕਹਿੰਦੇ ਮੈਂ ਸੁਣਿਆ but ਮੈਂ ਦੇਖੀ ਨੀ ਗੀ ਉਹ ਕਹਿਨੇ ਏ ਉਹ ਵੀ ਬਹੁਤ funny funny ਏ ਨਾ ਵਧੀਆ ਉਹ ਵੀ ਹਾਂਜੀ ਹਾਂ ਬਹੁਤ funny ਆ ਦੇਖ ਕੇ ਆਏ ਸੀ ਮਤਲਬ ਠੀਕ ਏ ਬਹੁਤ ਬਹੁਤ starting ਚ ਬਹੁਤ funny ਆ

ਥੋੜੀ ਰੋਣੀ ਜੀ ਵਾਲੀ ਵੀ ਏ ਹਾਂ ਵਧੀਆ ਬਹੁਤ ਵਧੀਆ ਉਹ ਵੀ ਅੱਛਾ ਉਹਦੇ ਵਿੱਚ ਕਿਆ ਕਿਆ ਹੁੰਦਾ ਮਤਲਬ story ਕੁੱਝ ਮਾੜਾ ਮੋਟਾ ਪਤਾ ਹਾਂ ਹਾਂ ਉਹਦੇ ਚ ਵੀ ਇੱਦਾਂ ਈ ਏ ਬੀ ਮਤਲਬ ਇੱਕ ਉਹਨੇ ਬੀ ਜਿਹੜੀ first wife ਹੁੰਦੀ ਏ ਏਮੀ ਵਿਰਕ ਹੁੰਦਾ ਸਰਗੁਣ ਮਹਿਤਾ ਹੁੰਦੀ ਏ ਤੇ ਨਿਮਰਤ ਖਹਿਰਾ ਹੁੰਦੀ ਏ ਉਹਦੇ ਚ

ਹਮ ਤੇ ਉਹਦੀ ਏਮੀ ਵਿਰਕ ਦੀ first wife ਹੁੰਦੀ ਏ ਸਰਗੁਣ ਮਹਿਤਾ ਤੇ ਉਹਦੇ baby ਨੀ ਹੁੰਦਾ

ਹਾਂ ਫੇਰ ਉਹਦੇ ਕਰਕੇ ਫੇਰ ਉਹਦੀ ਮੰਮੀ ਕਹਿਨੇ ਏ ਵੀ ਹਾਂ ਦੂਸਰਾ ਵਿਆਹ ਕਰਵਾ ਲੈ ਹਨਾ ਵੀ ਚਲੋ ਦੂਸਰੀ ਹੋਊਗੀ baby ਘਰ ਅਜੁਗਾ ਆਪਣੇ

ਤਾਂ ਕਰਕੇ ਫੇਰ ਉਹ ਦੂਜਾ ਵਿਆਹ ਕਰਾ ਲੈਂਦਾ ਨਿਮਰਤ ਖਹਿਰਾ ਨਾਲ ਐਮੀ ਵਿਰਕ

ਤੇ ਫੇਰ ਉਹ ਕੀ ਕਹਿਨੇ ਏ ਬਾਅਦ ਮਾ ਫੇਰ ਤੁਹਾਨੂੰ ਪਤਾ ਈ ਏ ਜਿੱਦਾਂ ਕੀ ਦੋ ਇੱਕ ਘਰ ਚ ਦੋ ਤੀਵੀਆਂ ਦਾ ਲੜਾਈ ਪੈਂਦੀ ਓ ਏ ਫੇਰ ਇੱਕ ਜਾਣੀ ਦੂਸਰੀ ਨੂੰ ਦੇਖ ਕੇ ਨਹੀਂ ਜਰਦੀ ਹੁੰਦੀ ਹਾਂਜੀ ਹਾਂਜੀ ਆ ਤਾਂ ਉਹ ਹੋਗੀ ਗੱਲ ਜਿਵੇਂ ਕਹਿ ਦਿਨੇ ਏ ਇੱਕ ਮੈਨੇ ਮਿਆਨ ਚ ਦੋ ਤਲਵਾਰਾ ਨੀ ਨਾ ਰਹਿੰਦੀਆਂ ਉਹ ਗੱਲ ਹੋਗੀ ਹਾਂਜੀ ਹਾਂ ਉਹੀ ਹੋਗੀ ਤਾਂਹੀ ਫੇਰ ਉਹ ਲੜੀ ਜਾਨੇ ਏ ਉਹਨੂੰ ਇਹ ਏ ਵੀ ਮੇਰਾ ਘਰ ਵਾਲਾ ਮੇਰੇ ਨਾਲ ਦੂਸਰੇ ਨੂੰ ਇਹ ਏ ਮੇਰੇ ਨਾਲ ਰਹੇ ਬੱਸ ਇੱਦਾਂ ਈ ਲੜਾਈ ਚੱਲਦੀ ਰਹਿੰਦੀ ਏ funny ਬਹੁਤ ਮਤਲਬ

ਅੱਛਾ ਅੱਛਾ ਸੁਣਿਆ ਮੈਂ ਕਹਿੰਦੇ ਵੀ ਵਧੀਆ ਬਹੁਤ movie ਹਾਂ ਜੀ ਹਾਂ ਫੇਰ last ਚ ਵੀ ਇੱਦਾਂ ਹੁੰਦਾ ਵੀ ਕੀ ਏਮੀ ਵਿਰਕ ਫੇਰ ਉਹ ਸੋਚ ਕਹਿਨੇ ਏ ਵੀ ਪੰਚਾਇਤ ਵਿੱਚ ਬੀ ਜਾਂ ਤਾਂ ਇੱਕ ਉਹ ਕਹਿੰਦੇ ਏ ਵੀ ਜਾਂ ਮੈਜ ਹੀ ਰਹੂਗੀ ਜਾਂ ਇਹ ਹੀ ਰਹੂਗੀ ਫੇਰ ਦੋਨਾ ਚੋ ਕਿਸੇ ਇੱਕ ਨੂੰ ਰੱਖਣਾ ਹੁੰਦਾ

ਹਮ ਫੇਰ ਉਹ ਸਰਗੁਣ ਨੂੰ ਰੱਖਦਾ ਨਿਮਰਤ ਖਹਿਰਾ ਨੂੰ ਵੀ ਰੱਖਦਾ ਮਤਲਬ ਜਿਦੇ ਕੋਲ baby ਹੁੰਦਾ ਫੇਰ last ਚ ਸਰਗੁਣ ਨੂੰ ਛੱਡ ਦਿਨੇ ਏ ਤੇ ਫੇਰ ਉਹਨੂੰ ਇਹਸਾਸ ਜਾ ਹੁੰਦਾ ਵੀ ਹਾਂ ਮੇਰੇ ਭੈਣ ਤੇ ਇੱਦਾਂ ਉਹਨੂੰ ਕੰਮੀ ਜੀ ਮਹਿਸੂਸ ਹੁੰਦੀ ਏ ਉਹਨਾ ਨੂੰ ਸਾਰੀਆਂ ਨੂੰ ਹੀ ਉਹਦੀ

ਹਮ ਹਮ ਫੇਰ ਉਹਨੂੰ last ਚ ਲੈ ਆਨੇ ਏ ਫੇਰ ਉਹ ਸਾਰੇ ਇੱਕਠੇ ਰਹਿਨੇ ਏ ਫੇਰ ਉਹਨਾ ਦੇ baby ਵੀ ਹੋ ਜਾਂਦਾ ਇੱਦਾਂ ਸਾਰੀ story ਵਧੀਆ ਮਤਲਬ ਬਹੁਤ ਵਧੀਆ family ਵਿੱਚ ਦੇਖਣ ਵਾਲੀ ਫਿਲਮ ਏ ਵਧੀਆ ਲੱਗਦੀ ਏ ਅੱਛਾ ਅੱਛਾ ਹਾਂ ਹਾਂ ਯਾਰ ਆਹ ਗੱਲ ਬਹੁਤ ਵਧੀਆ ਮਤਲਬ ਜਿਹੜੀ ਆ movie ਹੁੰਨੀ ਏ ਜਿਹੜੀ family ਚ ਬਿਹ ਕੇ ਦੇਖੀ ਜਾਵੇ ਨਹੀਂ ਤੁਹਾਨੂੰ ਪਤਾ ਈ ਏ ਅੱਜਕਲ family ਚ ਬੈ ਕੇ ਦੇਖਣ ਵਾਲਾ ਕੋਈ ਹੈ ਈ ਨਹੀਂ ਹਨਾ ਹਮ ਵੈਸੇ ਅੱਜ ਅੱਜਕਲ ਇੱਕ new film ਵੀ ਆਈ ਏ ਕਲੀ ਜੋਟਾ ਹਨਾ ਵੈਸੇ ਦੇਖੀ ਮੈਂ ਵੀ ਨੀ ਨਾ ਉਹ ਦੇਖਾ ਗੇ ਜੇ ਆਪਾਂ ਜਾਣਾ ਹੋਏ ਕਹਿੰਦੇ ਉਹ ਵੀ ਬਹੁਤ ਵਧੀਆ ਅੱਛਾ ਅੱਛਾ ਹਾਂ ਚਲੋ ਵੇਖਦੇ ਆ ਵਧੀਆ ਮੈਂ ਤਾਂ ਕਹਿਨੀ ਦੇਖਾਂਗੇ ਕੇ ਜਦੋਂ ਬਣਿਆ plan ਮਤਲਬ ਉਹਦੇ ਚ ਸਾਰੀਆਂ ਔਰਤਾ ਦੀ ਮਤਲਬ ਸਾਰੀ ਮਤਲਬ ਦਿਖਾਇਆ ਗਿਆ ਕਿੱਦਾਂ ਕਿੱਦਾਂ struggle ਕਰਦੀ ਏ ਉਹ ਨਿਰੂ ਬਾਜਵਾ ਉਹਦੇ ਚ ਦਿਖਾਈ ਗਈ ਏ ਤੇ ਸਤਿੰਦਰ ਸਰਤਾਜ ਦਾ ਤੇ ਅੱਛਾ ਵੈਸੇ ਈ ਫ਼ਰਕ ਦੱਸਾਂ ਨਾ ਜਿਹੜੀ ਨਿਰੂ ਬਾਜਵਾ ਦੀਆਂ films ਹੁੰਦੀਆਂ ਓ all films ਦੀਆਂ ਉਹਦੀਆਂ ਮਤਲਬ ਬਹੁਤ ਵਧੀਆ ਹੁੰਦੀਆਂ ਸਾਰੀ ਮਤਲਬ family ਚ ਬਿਹ ਕੇ ਦੇਖਣ ਵਾਲੀਆਂ

ਹਾਂ ਵਧੀਆ ਹੁੰਨੀਆਂ ਵੈਸੇ actor ਵੀ ਵਧੀਆ ਉਹ ਹਰ ਇੱਕ ਫਿਲਮ ਵਧੀਆ ਕੱਡਦੀ ਏ ਨਾ ਸਾਰੀਆਂ ਮਤਲਬ ਘੇੰਟ ਹੁੰਨੀਆਂ

ਹੋਰ ਦੱਸੋ ਯਾਰ ਕੋਈ ਕੋਈ ਮਤਲਬ ਕੀ funny ਵੀ ਕੋਈ movie ਹੋਵੇ ਉਹਦਾ ਕੋਈ ਦੇਖੀ ਹੋਵੇ ਅਹ ਵੈਸੇ ਤਾਂ ਏਮੀ ਵਿਰਕ ਦੀ ਇੱਕ new ਵੀ film ਆ ਰਹੀ ਏ ਅੰਨੀ ਦੇ ਮਜਾਕ ਏ ਦਾਹ ਵੀ ਆ ਰਹੀ ਏ ਮੈਂ ਦੇਖਿਆ ਸੀ trailer ਦੇਖਿਆ ਸੀ ਮੈਂ

ਮੈਂ ਕਿਆ ਸੋਚਦੀ ਸੀ ਵੀ ਕੋਈ ਵਧੀਆ movie ਹੋਵੇ ਇੱਦਾਂ funny type ਹੋਵੇ ਵੀ ਉਹ ਦੇਖਣ ਦਾ plan ਬਣਾਵਾਗੇ ਹਾਂ ਵੈਸੇ ਹੁਣ ਤਾਂ ਇਹੀ ਆ ਰਹੀਆਂ ਨੇ ਹਲੇ ਤਾਂ ਚੱਲ ਕੋਈ ਨਾ ਦੇਖਾਂਗੇ ਜਦੋਂ ਦੇਖਣ ਜਾਣਾ ਪਿਆ ਚਲਾਂਗੇ ਆਪਾਂ

ਹਮ ਇਹ ਵੀ ਵੈਸੇ ਵਧੀਆ ਮੈਂ ਦੇਖਿਆ ਸੀ trailer ਥੋੜਾ ਜਾ ਉਹਦੇ ਚ ਦਿਖਾਇਆ ਵੀ ਅੰਨ੍ਹਾ ਬਣਿਆ ਹੁੰਦਾ ਏਮੀ ਵਿਰਕ ਉਹ ਸਾਰੀ ਮਤਲਬ story ਉਹਦੇ ਤੇ ਇਹ ਉੱਦਾਂ ਦੀ ਹੋਗੀ ਜਿੱਦਾਂ ਇੱਕ movie ਨੀ ਹੈਗੀ ਬੀਨੂੰ ਢਿੱਲੋ ਦੀ ਵਧਾਈਆਂ ਜੀ ਵਧਾਈਆਂ ਜਦੋਂ ਉਹਦੇ

ਹਾਂ ਉੱਦਾਂ ਈ ਏ ਇਹ ਵੀ ਉਵੇ ਹੀ ਬਣਾਈ ਪਈ ਏ ਉਹਨਾ ਨੇ ਉੱਦਾਂ ਦੀ ਲੱਗਦੀ ਏ ਵੈਸੇ ਦੇਖਣ ਨੂੰ ਤਾਂ ਬਾਕੀ ਦੇਖ ਕੇ ਪਤਾ ਚਲੂਗਾ ਕਿੱਦਾਂ ਦੀ ਏ ਵਧੀਆ ਕੇ ਨਹੀਂ

ਬੱਸ ਠੀਕ ਏ ਅੱਜ ਤਾਂ ਫੇਰ ਫ਼ਿਲਮਾ ਤਾਂ ਪੰਜਾਬੀ ਵਧੀਆ ਈ ਲੱਗਦੀਆਂ ਸਾਰੀਆਂ ਈ ਹਨਾ

ਹਮ ਬੱਸ ਹਿੰਦੀ movies ਵੀ ਵਧੀਆ ਹੁੰਨੀਆ ਏ ਮੈਂ ਦੇਖੀਆਂ ਪਹਿਲਾਂ

ਉਹਨਾ ਚ ਤੁਹਾਨੂੰ ਪਤਾ ਵੈਸੇ ਜਿਆਦਾ ਤਰ ਤਾਂ emotional ਹੁੰਦੀਆਂ romantic ਵੀ ਹੁੰਦੀਆਂ ਈ ਆ ਤੁਹਾਨੂੰ ਪਤਾ ਈ ਆ funny funny ਵੀ ਹੁੰਦੀਆਂ ਏ ਵੈਸੇ

ਵੈਸੇ ਹਾਂ ਹੁੰਦੇ ਤਾਂ ਹੈ funny ਵੀ ਪਰ ਅੱਜਕਲ ਜਿਹੜੀਆਂ ਮਰਾਠੀ ਫ਼ਿਲਮਾ ਚੱਲੀਆਂ ਪਈਆਂ ਉਹ ਬਹੁਤ ਵਧੀਆ ਲੱਗਦੀਆਂ ਕਿਉਂਕਿ ਅੱਜਕਲ ਉਹਨਾ ਨੂੰ ਬਹੁਤ ਪਸੰਦ ਕਰਦੇ ਏ ਸਾਰੇ ਹਨਾ ਵਧੀਆ ਲੱਗਦੀਆਂ ਇਹ

ਮੈਂ ਬਹੁਤ ਘੱਟ ਦੇਖਦੀ ਆ ਮੈਂ ਤਾਂ first time ਦੇਖੀ ਸੀ movie ਬਹੁਤ ਵਧੀਆ ਲੱਗਿਆ ਮੈਨੂੰ

ਅੱਛਾ ਪਹਿਲਾਂ ਮੇਰਾ ਭਰਾ ਵੀ ਦੇਖਦਾ ਹੁੰਦਾ ਸੀ ਬਹੁਤ ਦੇਖਦਾ ਹੁੰਦਾ ਸੀ ਉਹਨਾ ਨੂੰ

ਹਾਂ ਵਧੀਆ ਲੱਗਦੀਆਂ ਫ਼ਿਲਮਾ ਤਾਂ ਵੈਸੇ ਹੁਣ ਵਧੀਆ ਨਾਲੇ entertain ਜਾ ਹੋ ਜਾਂਦਾ ਵੇਲੇ ਬੈਠੇ ਹੁੰਨੇ ਏ time pass ਹੋ ਜਾਂਦਾ ਫ਼ਿਲਮਾ ਦੇਖ ਕੇ ਹੋਰ ਕਰਨਾ ਵੀ ਕੀ ਏ ਕਿਉਂਕਿ ਏ ਸਾਰਾ ਦਿਨ phone ਵੀ ਨੀਂ ਨਾ ਚਲਾਇਆ ਜਾਂਦਾ ਹੈਗਾ

ਹੋਰ ਹੋਰ ਦੱਸੋ ਕੀ ਕਰਦੇ

ਹਾਂਜੀ ਹਾਂਜੀ ਚਲੋ ਠੀਕ ਏ ਹਨਾ

hello

ਹਾਜੀ। ਕਿ ਕਰਦੇ?

ਹੋਰ ਬੱਚੇ ਗਏ ਸਕੂਲ।

ਕੀ ਗੱਲ ਹੈ ਫੇਰ।

ਹਾਂ ਬੱਚੇ ਗਏ ਹੈ ਤੁਸੀ ਫੇਰ ਫੋਨ ਕਰਤਾ।

ਅੱਛਾ।

ਚੱਲੋ ਠੀਕ ਹੈ ਅਸੀਂ ਵੀ ਵੇਲੇ ਸੀ ਨਾਹ ਧੋ ਕੇ। ਅੱਛਾ। ਹਾਜੀ ਵੇਲੇ ਕਿ ਕਰਨਾ ਬੱਚੇ ਸਕੂਲ ਗਏ। ਝਾੜੂ ਪੁਚਾ ਲਾ ਲਿਆ ਸਫ਼ਾਇਆ ਕਰਕੇ। ਨਾਹ ਧੋ ਕੇ ਚੱਲੇ ਗਏ। ਸੋਹਣੀ ਆਈ ਵੀ ਨਹੀਂ ਅੱਜੇ। ਸੋਹਣੀ ਆਉਣ ਲੱਗੀ ਕਹਿਣ ਡਾਇ ਪੰਦਰਾਂ ਮਿੰਟ ਵਿੱਚ ਆ ਜਾਣੀ ਹਾਂ ਪਤਾ ਨਹੀਂ ਕਿਹੜੇ ਪੰਦਰਾਂ ਮਿੰਟ ਵਿੱਚ ਆਉਣ ਉਹਨੇ। ਹਾਜੀ। ਕਹਿਣ ਚਾਚੀ ਮੈਂ ਆ ਖੜੀ ਪੰਦਰਾਂ ਮਿੰਟ ਵਿੱਚ। ਹੋਰ ਕੋਈ ਗੱਲ ਬਾਤ। ਗੱਲ ਬਾਤ ਕੋਈ ਨਹੀਂ ਤੁਸੀ ਬੱਚਿਆਂ ਨੂੰ ਕੱਲ ਕਿ ਦਿਤਾ ਸੀ ਇੰਗਲਿਸ਼ ਦਾ? ਕਲਾਸ ਵਿੱਚ। ਮੈਨੂੰ ਨੀ ਚੇਤਾ।

ਠੀਕ।

ਸਤਾਈ ਤੇ ਮਹੀਨਾ ਹੋ ਗਿਆ।

ਸਤਾਈ ਤੋਂ ਮਹੀਨਾ ਹੋ ਜਾਣ ਫੀਸ ਵੀ ਤਾਰਨ ਵਾਲੀ ਹੈ ਉਹਦਾ ਵੀ time ਆ ਗਿਆ। ਕੋਈ ਨਹੀਂ ਇੱਕ ਦੋ ਦਿਨਾਂ ਵਿੱਚ ਕਰਾ ਗਏ ਜੁਗਾੜ। ਪੰਦਰਾਂ ਤਾਰੀਕ ਤੋਂ ਪੇਪਰ ਹੈ ਬੱਚੇ ਕਹਿਣ ਡਏ। ਕਿ ਕਹਿੰਦੇ? ਪੇਪਰ ਤੋਂ ਪਹਿਲਾ ਫੀਸ ਤਾਰਨੀ ਹੈ।

ਹਾਜੀ ਪੇਪਰਾਂ ਤੋਂ ਪਹਿਲਾ ਮੈਨੂੰ ਫੀਸ ਤਾਰਨੀ ਪੈਣੀ ਹੈ। ਕੋਈ ਨਹੀਂ ਤਾਰ ਦਾ ਗਏ ਪੇਪਰਾਂ ਪੇਪਰ ਬੜੀ ਦੂਰ ਹੈ ਹਾਜੇ ਪੰਦਰਾਂ ਤਾਰੀਕ ਨੂੰ ਪੇਪਰ ਹੈ।

ਹੇ।

ਅੱਜ ਤਿੰਨ ਹੋ ਗਈ। ਆ ਤੇ ਤਿੰਨ ਦੱਸ ਕੋ ਦਿਨ ਦੀ ਗੱਲ ਹੈ।

ਚੱਲੋ ਕੋਈ ਨੀ ਸੱਤ ਹਾਜਰ ਤਾ ਆ ਲੈਣ ਦੇ ਜਿੰਨੇ ਲੱਖਾਂ ਦਾ ਇੰਤਜਾਮ ਕੀਤਾ ਉਹ ਸੱਤ ਹਾਜਰ ਦਾ ਨਾ ਕਰੋਗਾ। ਹਮ ਕਰ ਦਊਗਾ ਨਹੀਂ ਉਹ ਤੇ ਕਰ ਦਊਂਗਾ। ਹਮ

ਨਵੀ ਫੀਸ ਨਵੀ ਫੀਸ ਵਾਸਤੇ ਵੀ ਕਰਾਉਣੇ ਪੈਣੇ ਹੈ। ਆਹੋ ਇਹ ਵੀ ਪੰਗਾ ਜੋ। ਹਾਜੇ

ਮੈਂ ਉਹ ਤੇ ਤੁਹਾਨੂੰ ਕਹਿਣ ਡਾਇ ਹਾਂ ਫ਼ਾਦਰ ਦੇ ਕਰਾਉਣੇ ਪੈਣੇ ਪਹਿਲਾ ਆਪਣੇ ਇੱਥੋਂ ਘੁੰਮਾਣ ਦੇ ਫ਼ਾਦਰ ਦੇ ਫੇਰ ਕਰਾਉਣੇ ਧਾਲੀਵਾਲ ਵਾਲੇ ਫ਼ਾਦਰ ਦੇ ਫੇਰ ਜਾ ਕੇ ਫੀਸ ਤਾਰਨੀ ਹੈ। ਅੱਛਾ। ਹਾਜੀ ਤੇ ਨਾਲੇ ਮੈਨੂੰ ਨਾ ਉਹ ਵੇਖਿਆ ਮੇਰੇ ਕੋਲ ਸਿਰਫ ਮਾਇਕਲ ਦਾ ਹੀ ਹੈ ਫੀਸ ਕਾਰਡ। ਦਾ ਕਿੱਥੇ ਹੈ? ਸ਼ੀਟ ਤਾ ਬਾਅਦ ਵਿੱਚੋ ਮਿਲਿਆ ਸੀ ਨਾ।

ਤੇ ਮੈਂ ਅੱਜ ਅਲਮਾਰੀ ਸਾਫ ਕੀਤੀ ਤੇ ਸਿਰਫ ਮਾਇਕਲ ਦ ਫ਼ੀਸ ਕਾਰਡ ਮੈਨੂੰ ਮਿਲਿਆ ਸੀਰਤ ਦਾ ਨਹੀਂ ਮਿਲੀਆਂ ਉਹਦਾ ਮੋਪੇਡ ਵਿੱਚ ਹੋ ਸਕਦਾ।

ਮੈਨੂੰ ਆਪ ਨਹੀਂ ਸਮਝ ਲੱਗੀ ਮੈਂ ਪੁੱਛਣ ਸੀ। ਮੈਨੂੰ ਪਤਾ ਜੀ ਕਾਰ ਵਿੱਚ ਕਿਵੇਂ ਆਏਗੀ ਮੈਨੂੰ ਉਹਦਾ ਕਿ ਪਤਾ।

ਉਹੀ ਤੇਰੇ ਡੌਕੂਮੈਂਟ ਕੱਢ। ਚੱਲੋ ਆਉਂਦੇ ਨੇ ਮੈਂ ਪਤਾ ਕਰ ਲੈਣੀ ਹਾਂ ਸਕੂਲ ਆਉਂਦੇ ਹੈ ਹਮ ਸਕੂਲੋ ਆਉਣਾ ਵਾਲੇ ਹੈ ਮੈਂ ਪਤਾ ਕਰ ਲੈਣੀ ਹਾਂ ਦੋ ਵੱਜੇ ਆਉਣਾ ਉਹਨਾਂ ਨੇ।

ਇੱਕ ਵੱਜੇ ਹੁੰਦੀ ਹੈ ਹੁਣ। ਆ। ਅੱਛਾ ਮੈਂ ਦੋ ਵੱਜੇ ਬਣਾ ਕੇ ਬੈਠੀ ਹਾਂ। ਸਾਡੇ ਬਾਰ੍ਹਾਂ ਹੋਏ।

ਸਾਡੇ ਬਾਰ੍ਹਾਂ ਹੋ ਗਏ।

ਦੋ ਵੱਜੇ ਆ ਜਾਣਾ ਉਹਨੇ। ਅੱਧ ਦੋ ਵੱਜੇ ਘਰ ਆਉਗਾ।

ਔਰ।

ਗੱਲਾਂ ਬਾਤਾਂ ਠੀਕ ਹੈ। ਉਹ ਟਿਊਸ਼ਨ ਵਾਲੀ ਮੈਡਮ ਨੂੰ ਫੋਨ ਕੀਤਾ ਸੀ।

ਤੇ ਫੇਰ ਲਊਗੀ ਦੋ ਹਾਜਰ।

ਜੇ ਸਾਰੇ ਸੁਬਜੇਕ੍ਟ ਰੱਖਣੇ ਹੈ ਫੇਰ ਪੰਜੀ ਸੋ ਰੁਪਈਆ ਇੱਕ ਬੱਚੇ ਦਾ। ਬੜੀ ਫੀਸ ਰੱਖੀ ਹੈ ਮਤਲਬ ਦੋ ਬੱਚਿਆਂ ਦਾ ਪੰਤਾਲੀ।

ਤੇ ਮੈਂ ਕਿਹਾ ਮੈਂ ਹੁਣ ਕੱਲ ਸੋਚ ਕੇ ਦੱਸੋਗੇ।